tee zone ਤੇ ਤੁਸੀਂ creamy base product ਲਗਾਣੇ ਆ ਜਿੱਦਾਂ oil base ਹੋ ਗਿਆ ਜਿਹਦੇ ਵਿੱਚ oil ਜਿਆਦਾ ਹੋਵੇ

ਬਿਲਕੁਲ ਬਿਲਕੁਲ combination skin ਹੋ ਗਈ

ਤੁਸੀਂ ਉਸ ਹਿਸਾਬ ਨਾਲ ਲਗਾਓਗੇ ਤਾਂ ਫੇਰ ਹੀ ਤੁਹਾਨੂੰ result ਮਿਲੁਗਾ ਇਹਦਾ ਹਾਂ ਉਹੀ ਨਾ ਆਪਣੇ product ਮੈਂ ਕਿਹਾ change ਕਰਕੇ ਦੇਖਦੀ ਆਂ

ਤੁਸੀਂ home made try ਕਰਲੋ

skin care routine ਮੈਨੂੰ ਜਦੋਂ time ਮਿਲ ਜੇ ਕਰ ਲੈਨੀ ਹੁਨੀ ਆ ਕਈ ਵਾਰੀ weekend ਤੇ Sunday ਛੁੱਟੀ ਹੁੰਦੀ ਜਦੋਂ ਉਦਾਂ ਕਿੱਥੇ time ਮਿਲਦਾ ਸਾਨੂੰ time ਈ ਨੀ ਲੱਗਦਾ

ਉਹਦੇ ਚ ਕਿਹੜੇ product use ਕਰਦੇ ਓ ਤੁਸੀਂ ਉਹੀ ਮੈਨੂੰ ਲੱਗਦਾ ਮੈਂ ਉਹ combination ਦੇ according ਨਹੀਂ ਕਰਦੀ ਨਾ ਮੈਂ ਇੱਦਾ ਹੀ ਕਰ ਲੈਂਦੀ ਸੀ ਉਹ

ਉਹੀ ਮੈਂ cleanser ਕਦੀ ayur ਦਾ ਲਾ ਲੈਨੀ ਆ

am

ਕਦੀ ਇੱਦਾਂ ਇਹ ਵੀ combination ਦੇ according ਕਰਨਾ ਪੈਣਾ ਨਾ ਮੈਨੂੰ

milk honey ਦਾ pack ਲਗਾ ਕੇ ਦੇਖੋ

ਬਹੁਤ ਮੁਸ਼ਕਿਲ

ਮੇਰੇ ਤਾਂ ਇੰਨੀ shining ਰਹਿੰਦੀ ਆ ਇੰਨਾ oil ਰਹਿੰਦਾ ਵਾ sebaceous glands ਜਿਹੜੇ ਉਹ ਜਿਆਦਾ active ਆ

ਸਾਰੇ ਕਹਿੰਦੇ ਰਹੁਗੇ ਵੀ ਸੋਨੀਆ mam ਦੀ skin ਬੜੀ glow ਕਰਦੀ ਏ ਮੈਂ ਕਹੂੰਗੀ glow ਨਹੀਂ ਕਰਦੀ

ਕੁੱਝ ਖਾ ਲੋ ਤਾਂ

ਮੇਰੇ ਕੋਲ ਤਾਂ ਕੁੱਝ ਹੁੰਦਾ ਵੀ ਨੀ ਨਾ

regular ਵੈਸੇ ਕਹਿੰਦੇ ਏ ਕਰਵਾਣਾ ਚਾਹੀਦਾ monthly ਨਾ

ਕੀ ਪਤਾ facial ਨਾਲ ਵੀ ਥੋੜੀ ਜੀ skin ਠੀਕ ਹੋਜੇ facial

daily routine ਨਾਲ ਕਰਵਾ ਕੇ ਦੇਖੋ ਹਾਂ monthly ਦੀ monthly ਨਾ

ਬਾਕੀ product change ਕਰ ਕੇ ਦੇਖੋ hm ਉਹੀ ਮੈਂ ਸੋਚ ਰਹੀ product ਕਿਹੜਾ ਵਧੀਆ ਅੱਜਕਲ ਤਾਂ online ਵੀ ਕਿੰਨੇ product ਆ ਗਏ ਏ mamaearth biotique ਹਨਾ ਇੱਦਾਂ ਦੇ herbal ਪਤਾ ਨੀ ਉਹ ਕਹਿੰਦੇ ਤਾਂ ਹੈਗੇ herbal ਏ ਪਤਾ ਨੀ ਹੈਗੇ ਕੇ ਨਹੀਂ ਹਾਂਜੀ ਹਾਂਜੀ ਆਪਣੇ ਵੱਲੋਂ ਤਾਂ ਆਪਾਂ herbal ਲਗਾਂਦੇ ਆ ਮੈਂ ਵੀ biotique ਦਾ use ਕਰਦੀ ਆ ਵੈਸੇ

ਮੈਂ ਪਹਿਲੇ ਉਹ tee tree ਵਾਲਾ use ਕਰਦੀ ਸੀਗੀ

ਸਰਦੀਆਂ ਸੀਗੀਆਂ ਤੇ ਫੇਰ ਮੈਂ honey ਵਾਲਾ use ਕਰਨ ਲੱਗ ਗਈ